ਹਿਮਾਚਲ ਤੋਂ ਬਹੁਤ ਆਂਦੇ ਐ ਕਾਂਗੜੇ ਤੋਂ ਬਹੁਤ ਆਏ ਹੋਏ ਸੀਗੇ ਹਮ ਫੇਰ ਉੱਥੇ ਦੇਖ ਕੇ ਆਹ ਲਗਦਾ ਵੀ ਹੋਰਾ ਦੀ ਬਿਮਾਰੀ ਨਾਲੋਂ ਵੀ ਅਸੀਂ ਚੰਗੇ ਆਂ ਅਸੀਂ ਚੰਗੇ ਆਂ ਫੇਰ ਤਾਂ ਠੀਕ ਲੱਗਦਾ ਕਿਉਂਕਿ ਕਿੰਨੀ ਬਿਮਾਰੀਆਂ ਪਤਾ ਨਹੀਂ ਕੁੜੀਆਂ ਨੂੰ ਆਨਟੀਆਂ ਨੂੰ ਕਿਆ ਅੰਕਲਾਂ ਨੂੰ

ਛੋਟੇ ਚੋਟ ਬੱਚਿਆ ਨੂੰ ਬਹੁਤ ਬਿਮਾਰੀਆਂ ਨੇ ਬਹੁਤ ਜਿਆਦਾ ਬਿਮਾਰੀਆਂ ਹੋਇਆ ਵਈਆਂ ਹੁਣ ਉਹਦਾ ਤਾਂ ਵੀ ਦੇਖੋ ਨੇਹਾ ਦੀ ਕੁੜੀ ਦੇ ਉਂਗਲਾ ਉਹਨਾਂ ਨੇ

plasters ਅਹ ਜੁੜੀਆਂ ਹੋਈਆਂ ਸੀ ਹੁਣ ਉਹੀ ਉਂਗਲਾ ਇੱਕ ਦਾ ਹੋ ਗਿਆ ਇੱਕ ਦਾ ਹੁਣ ਰਹਿ ਗਿਆ ਉਹਦਾ ਫੇਰ ਕਰ ਦੇਣਾ ਉਹਨਾਂ ਨੇ

ਹਲੇ ਇੱਕ ਹੱਥ ਦੀ ਦਾ ਹੋਇਆ ਦੁੱਜੇ ਹੱਥ ਦੀ ਤਾਂ ਹਲੇ ਹੋਣਾ ਉਹ ਸਾਲ ਆਹ ਉਰੇ ਦੀ ਆਪਾਂ private ਇੱਥੇ ਕਰਵਾਉਂਦੇ

ਹਾਂ ਗੇੜੇ ਤਾਂ ਲੱਗ ਗਏ ਉਹਦੇ ਚਾਰ ਪੰਜ ਪਰ ਇਹ ਹੈ ਵੀ ਚੱਲ ਫਰਕ

ਚਲ ਇੱਕ ਹੋ ਗਿਆ ਇੱਕ ਅਗਲੇ ਸਾਲ ਹੋਜੂਗਾ ਹਾਂ ਫਰਕ ਪੈ ਜੁਗਾ ਬੱਚੇ ਦੇ ਵਿੱਚ

ਉਹੀ ਹੈ ਵੀ ਜਿੱਥੇ ਮਰਜੀ ਜਾ ਆਏ ਫੇਰ ਬੰਦਾ ਕਹਿੰਦਾ ਵੀ ਨਹੀਂ PGI ਠੀਕ ਹੈ

ਧੱਕੇ ਖਾਨ ਨਾਲੋ ਤਾਂ ਚੰਗਾ ਵੈ

ਆਲੇ ਦੁਆਲੇ ਦੇ ਧੱਕੇ ਖਾਨ ਨਾਲੋ ਬਹੁਤ ਅੱਛਾ ਵੈ ਬੰਦਾ ਉੱਥੇ ਹੀ ਚਲਾ ਜਾਵੇ ਇੱਕ ਵਾਰੀ ਅਗਲਾ ਆਪਣੇ ਇਹ ਡਾਕਟਰਾਂ ਦੀ ਜ਼ਿਮੇਵਾਰੀ ਬੰਨ ਜਾਂਦੀ ਹੈ ਨਾ ਜਿਹੋ ਜਿਹੀ ਬਿਮਾਰੀ ਹੁੰਦੀ ਹੈ ਉਹ department ਵਿੱਚ ਭੇਜੀ ਜਾਂਦੇ ਨੇ ਐਂ ਤਾਂ ਕਿੰਨੇ ਮੁਹਰੇ ਡਾਕਟਰ ਹੋਣਗੇ ਫੇਰ ਕਿਤੇ end ਚ ਜਾਕੇ ਦੁੱਜੇ ਅਸਲੀ ਕੋਲ ਜਾਂਦੇ ਹੋਣੇ ਨਹੀਂ ਥੱਲੇ ਉਹਨਾਂ ਨੇ medical ਦਾ ਪੂਰਾ ਬਣਾਇਆ ਹੋਇਆ ਹੈ ਨਾ medical ਆ ਦੇ ਡਾਕਟਰਾਂ ਨੂੰ ਵੀ ਉਹ ਬਹੁਤ ਸਮਝਡਾਰ doctor ਨੇ ਉਹਨਾਂ ਨੂੰ ਪਤਾ ਲਗ ਜਾਂਦਾ

ਹਾਂ ਫੇਰ ਉਹ ਆਪੇ department ਭੇਜ ਦਿੰਦੇ ਨੇ ਵੀ ਇਸ ਵਿੱਚ ਚਲੇ ਜਾਓ ਵੀ ਅਗਲੀ ਵਾਰ ਤੁਸੀਂ ਆਉਣਾ ਉਹਦੇ ਵਿੱਚ

ਪਰ ਐਂ ਤ੍ਜ਼ਨ ਕਰਦੇ ਨਹੀਂ ਤਾਹੀਂ ਤਾਂ ਬੰਦਾ ਡਰਦਾ ਇਸੇ ਗੱਲ ਤੋਂ ਐ ਵੀ ਗੇੜੇ ਲਗਦੇ ਨੇ

ਅੱਛਾ ਜਿਹੜੇ ਵੀ ਆਮ hospital ਆਂ ਚ ਜਾਂਦੇ ਨੇ ਉਹਨਾਂ ਨੂੰ ਸਿਧੇ ਉਸੇ hospital ਉਹਦੇ ਚ ਹੀ ਭੇਜਣਾ ਫੇਰ ਸੱਤ ਅੱਠ ਸੋ ਤਾਵੀ ਫੀਸ ਲੈਣੀ ਐ ਉਹਨਾਂ ਨੇ

ਅੱਛਾ ਦਵਾਈਆਂ ਵੀ ਅੰਦਰੋ ਦਿੰਦੇ ਨੇ ਕਰਦੇ ਨੇ ਕੇ ਨਹੀਂ

ਬਸ ਕੰਟੀਨ ਹੈ ਅੰਦਰ ਇਹਨਾਂ ਦੇ ਉਹ ਤਾਂ ਚਲ ਚਾਹ ਪਾਣੀ ਦੀ ਹੈ ਦਵਾਈਆਂ ਦਵੁਈਆਂ ਦੀ ਨਹੀਂ ਅਸੀਂ ਕਦੇ ਐਵੇਂ ਕਹਿਏ ਪੁੱਛਿਆ ਵੀ ਨਹੀਂ ਨਾ ਕਦੇ ਉਹ ਕਰਿਆ

ਨਾ ਅਸੀਂ ਨਹੀਂ ਪੁੱਛੀਆ ਹੈਗਾ ਜਿਹੜੇ ਲੈਂਦੇ ਹੋਣੇ ਆ ਲੈਂਦੇ ਹੋਣੇ ਆ ਪਰ ਅਸੀਂ ਕਦੇ ਵੀ ਨਹੀਂ ਊਂ ਪੁੱਛੀਆ ਈ ਨਹੀਂ ਕਦੇ ਚਲੋ ਇਹਨਾ ਕੁ ਸੋਖਾ ਵੀ ਮਤਲਬ ਅਮੀਰ ਗਰੀਬ ਸਾਰੇ

ਵੱਡੇ ਤੋ ਵੱਡੇ ਹਰ ਇੱਕ ਨੂੰ ਦੇਖਦੇ ਹਾਂ ਆਪਾਂ ਜਦ ਉਹਨਾਂ time ਕਿੰਨੇ ਵੱਡੇ ਤੋਂ ਵੱਡੇ ਹਰ PGIਚ enter ਹੋ ਜਾਂਦੇ ਨੇ ਉਹਨਾਂ time ਨਹੀਂ ਉੱਥੇ ਦਾਖਲ ਕਰਾਲੋ ਉੱਥੇ ਦਾਖਲ ਕਰਾਦੋ rush ਬਹੁਤ ਜਿਆਦਾ ਬਹੁਤ ਜਿਆਦਾ rush ਹੈ ਬਸ ਇਹ ਹੈ ਵੀ ਉੱਥੇ ਦੇਖ ਕੇ ਐਂ ਲਗਦਾ ਵੀ ਅਸੀਂ ਤਾਂ ਕੁੱਛ ਵੀ ਨਹੀਂ ਠੀਕ ਹਾਂ ਅਸੀਂ ਇਹਨਾਂ ਦੇ ਅੱਗੇ ਬਹੁਤ ਅੱਛੇ

ਦੇਖ ਕੇ ਹੀ ਲਗਦਾ ਵੀ ਹਾਏ ਆਹ ਕਿਵੇਂ ਦੀ ਬਿਮਾਰੀ ਆਗੀ ਪਤਾ ਨਹੀਂ ਕਈ ਬਿਮਾਰੀਆਂ ਦਾ ਨਾਮ ਬੀ ਨੀ ਬਾਅਦ ਚ ਕਈਆਂ ਦਾ ਪਤਾ ਲਗਦਾ ਵੀ ਆਹ ਕੁੱਛ ਬਣ ਗਿਆ ਬੱਚਿਆ ਨੂੰ ਬੜੀਆਂ ਨੂੰ ਚਾਰੋ ਪਾਸੇ ਤਾਹੀਂ ਕਰਕੇ ਨਾ ਮੈਂ ਬਸ ਰੱਬ ਦੇ ਅੱਗੇ ਇਹੀ ਪ੍ਰਾਥਨਾ ਵੈ ਕਿਸੇ ਨੂੰ ਵੀ hospital ਆਂ ਦੇ ਚੱਕਰਾ ਚ ਪਾਵੇ ਨਾ ਹੁਣੇ ਸਰਕਾਰ ਤਾਂ ਕਰਦੀ ਹੈ ਵੀ ਸਾਰੀ facility ਮਿਲੇ ਲੋਕਾ ਨੂੰ

ਵਧੀਆਂ ਹੋਣਗੇ ਤਾਹੀਂ ਲੋਕਾ ਦੀ ਉਹ ਹੋਊਗੀ

ਬਾਕੀ ਤਾਂ ਜੋ ਲਿੱਖੀ ਹੈ ਰੱਬ ਨੇ ਹੋਣਾ ਤਾਂ ਉਹੀ ਹੈ ਉਹ ਤਾ ਹੈਗਾ ਈ ਐ ਓਹੀ ਹੈ ਬੰਦੇ ਨੂੰ ਜੇ hospital ਵਧੀਆਂ ਮਿਲ ਜਾਨ ਤਾਂ ਬੰਦੇ ਦਾ ਵਧੀਆ ਰਹਿੰਦਾ ਨਹੀਂ ਤਾਂ ਫੇਰ ਕੁੱਛ ਵੀ ਨਹੀਂ ਹੈਗਾ ਫੇਰ ਤਾਂ ਨਾ ਜੀ ਚੱਲ ਕੋਈ ਗੱਲ ਨਹੀਂ ਦੇਖੀ ਜਾਂਦੀ ਐ ਹੁਣ ਕੱਲ ਨੂੰ ਫੇਰ ਜਣਾ

ਹਾਂ ਵਧਿਆ ਤੂੰ ਸੁਣਾ

ਹੋਰ ਕਮਲ

ਫੇਰ ਮੈਂ ਮਤਲਬ pent palazzo ਕੱਟਣ ਕਰਨਾ ਹੋਵੇ ਉਹਦੇ ਲਈ ਕਿਹੜਾ ਕੱਪੜਾ ਚਾਹਿਦਾ ਹੋਊਗਾ ਦੀਦੀ pent palazzo ਲਈ ਤਾਂ ਕੋਈ ਵੀ cotton ਦਾ ਕੱਪੜਾ ਕੋਈ ਵੀ ਲੇਲੋ cotton ਦਾ ਕੱਪੜਾ

ਤੇ ਫਿਰ ਉਹ hip ਦੇ according ਹੀ cutting ਕੀਤਾ ਜਾਂਦਾ ਹੈ ਵੈਸੇ ਤਾਂ ਹਾਂਜੀ ਹਾਂਜੀ

hip ਦਾ ਹਨਾ ਤੀਸਰਾ ਹਿੱਸਾ ਲੇਕੇ ਹਨਾ

ਹਾਂ ਤੇ ਜਿਹੜੀ

ਤੁਸੀਂ pent palazzo ਕਿਹੜਾ ਬਣਾਉਣਾ belt ਆਲਾ pent palazzo ਬਣਾਉਣਾ ਜਾ elastic ਪੂਰੀ elastic ਆਲਾ ਬਣਾਉਣਾ

ਨਹੀਂ belt ਆਲਾ ਬਣਾਉਣਾ ਇੱਕ ਤਾਂ pent ਕਾਟ palazzo belt ਆਲਾ ਹੁੰਦਾ

ਨਹੀਂ ਨਹੀਂ belt ਆਲਾ ਬਣਾਉਣਾ ਆਪਾਂ ਨੇ ਅੱਛਾ ਜੀ ਠੀਕ ਹੈ ਠੀਕ ਹੈ ਨਾ ਹਾਂ ਫੇਰ ਉਹਦੇ ਲਈ ਆਪਾਂ ਨੂੰ ਮਤਲਬ ਕਿਵੇਂ hip ਦੇ according ਮਤਲਬ ਕਿਸ ਤਰ੍ਹਾਂ ਲੇਣਾ ਪਏਗਾ hip ਦੇ according ਇਹ ਉਹਦੀ ਜਿਹੜੀ hip ਦੇ according ਹੈ ਉਹ ਓਹਦੀ hip ਲਈ ਜਾਉਗੀ ਅਰ ਆਸਨ ਵੀ ਉਹਦਾ hip ਦੇ according ਲਿਆ ਜਾਂਦਾ ਹੈ ਬਸ ਮਾਰਜਨ ਲਿਆ ਜਾਂਦਾ ਹੈ ਉਹਦੇ ਵਿੱਚ stich stitching ਵਾਸਤੇ

ਬਾਕੀ ਉਹਦੇ ਪੌਂਚੇ bottom ਦੇ according ਲਿਆ ਜਾਉਗਾ ਠੀਕ ਹੈ ਠੀਕ ਹੈ

ਮਤਲਬ ਜੇ ਆਪਾਂ ਹਾਂ ਠੀਕ ਹੈ ਮਤਲਬ ਜੇ ਆਪਾਂ ਸ਼ਰਾਰਾ ਵਗੇਰਾ ਜਿਸ ਤਰ੍ਹਾਂ ਉਹ ਕਰਨਾ ਹੋਊਗਾ ਉਹ ਮਤਲਬ georgette ਦਾ ਕੱਪੜਾ ਜਿਸ ਤਰ੍ਹਾਂ ਹੁੰਦਾ ਹਨਾ ਜਾ pure ਦਾ ਜਿਸ ਤਰ੍ਹਾ ਕਿਹੜੇ ਕੱਪੜੇ ਤੇ ਫਿਰ ਸਹੀ ਰਹੇਗਾ ਉਹ ਜਿਆਦਾਤਰ ਤਾਂ ਦੀਦੀ ਸ਼ਰਾਰਾ ਜਿਵੇਂ ਹਿਲਦਾ ਕੱਪੜਾ ਹੋਵੇ ਕੋਈ ਵੀ georgette ਹੋਗਿਆ ਲਿਨਣ ਹੋ ਗਿਆ

ਐਵੇਂ ਦੇ ਕੱਪੜੇ ਤੇ ਜਿਆਦਾ ਸਹੀ ਰਹਿੰਦਾ umbrella palazzo

ਉਹ ਤਾਂ full elastic ਵਾਲਾ ਬਣਦਾ ਵੈਸੇ ਤਕਰੀਬਨ ਹਾਂਜੀ ਹਾਂਜੀ ਉਹ full elastic ਵਾਲਾ ਹੀ ਬਣਦਾ ਕਿਉਂਕਿ ਦੂਏ ਲੋਟ ਉਹਦੀ setting ਨਹੀਂ ਆਉਂਦੀ ਕਿਉਂਕਿ pent palazzo ਦੀ ਇਹ ਹੈ ਕਿਉਂਕਿ ਉਹਦੀ bottom ਆਪਾਂ ਛੋਟੀ ਰੱਖਦੇ ਹਾਂ ਨਾ ਉਹਦੇ ਕਰਕੇ ਉਹ ਚੱਕਿਆ ਜਾਂਦਾ ਫੇਰ ਅਗਰ ਆਪਾਂ ਉਹਦੀ back front same

ਐਵੇਂ ਦਾ ਕੋਈ doubt ਨਹੀਂ ਹੁੰਦਾ ਕਿਉਂਕਿ ਇਹ ਖੁੱਲਾ ਹੀ ਹੁੰਦਾ ਉਹਦੇ ਕਾਰਨ ਕਰਕੇ ਇਹਨੂੰ ਕੋਈ ਚੱਕਣ ਚੁੱਕਣ ਦਾ ਹੋਰ ਹੁੰਦਾ ਨਹੀਂ ਤਾਂ ਉਹ side ਤੋਂ ਨਾ ਚੱਕਿਆ ਜਾਂਦਾ ਪੌਂਚੇ ਤੋਂ

ਠੀਕ ਹੈ ਹਾਂ ਚੱਲ ਹੋਰ ਹੋਰ ਜੀ ਬਸ ਦੀਦੀ ਫੇਰ ਮੈਂ ਮੇਰੇ ਕੋਲ ਨਾ ਕਿਸੇ ਦਾ palazzo ਆਇਆ ਸੀਗਾ ਮੈਂ ਨਾ ਉਹ ਬਣਾਉਣਾ bell bottom

ਹਾਂ ਚੱਲ ਹੋਰ

ਹਾਂ ਉਹਦੇ ਬਾਰੇ ਉਹ ਨਾ ਉਹ ਕਹਿੰਦੇ ਮੈਨੂੰ ਵੀ ਮੈਨੂੰ ਜਿਵੇਂ bell bottom pent ਹੁੰਦੀ ਹੈ ਉਹਦੀ shape ਚ ਚਾਹਿਦਾ ਹਮ ਹਮ ਹਮ ਉਹਦੀ ਤਾਂ

ਮਤਲਬ ਆਪਾਂ ਨੂੰ ਨਿੱਚੇ hip ਤੋਂ ਨਿੱਚੇ ਆਪਾਂ ਨੂੰ ਗੋਡੇ ਦੀ shape ਦੇ ਵਿੱਚ ਬਾਹਰ ਨਿੱਚੇ ਖੁੱਲਾ ਹੋਣਾ ਚਾਹਿਦਾ ਹੈ ਨਾ

ਨਿੱਚੇ ਤੋਂ ਜਿਵੇਂ bell bottom ਹੁੰਦੀ ਹੈ ਉਹਦੇ according ਉਹਦੀ ਮੁਹਰੀ

ਫੇਰ ਉਹ ਹਿਸਾਬ ਨਾਲ ਮਤਲਬ ਉਹਦਾ half ਲੇਕੇ ਉਹਦਾ

ਹੋਰ ਕਿਆ ਹਮ

ਤੇ ਮੈਂ ਮੈਂ ਵੀ ਸੋਚ ਰਹੀ ਸੀਗੀ ਮੈਂ ਕਿਹਾ ਇੱਕ ਨਾ ਕਿਸੇ ਦਾ pent palazzo ਬਣਾਵਾ ਇੱਕ ਆਹ ਸ਼ਰਾਰਾ ਸੋਚ ਰਹੀ ਸੀਗੀ ਸ਼ਰਾਰਾ ਸ਼ਰਾਰੇ ਦੇ ਵਿੱਚ ਨਿੱਚੇ ਉਹ ਚੋਣਾ ਵਾਲਾ ਹੁੰਦਾ ਉਹਦੇ ਚ ਤਾਂ ਅੱਲਗ ਤੋਂ ਹੀ ਮਤਲਬ ਆਪਾਂ ਕੋਈ ਵੀ ਚੋਣਾ ਪਾ ਸੱਕਦੇ ਹਾਂ

ਜਿਹੜਾ ਸ਼ਰਾਰਾ ਹੁੰਦਾ ਨਿੱਚੇ ਤੋਂ ਜਿਦਾਂ ਨਿੱਚੇ ਤੋਂ flair ਜਾ ਮਤਲਬ ਖੁੱਲਾ ਹੁੰਦਾ ਹੈ

ਹਾਂ ਉਹ ਗੋਡੇ ਤੋਂ ਥੋੜਾ ਇੱਕ ਦੋ ਇੰਚ ਊਂਚਾ ਰੱਖਿਆ ਜਾਂਦਾ ਉਹਦੇ ਊਂਚੇ ਰੱਖਨ ਤੋਂ ਬਾਅਦ ਫੇਰ ਉਹਦੇ ਚੋ ਗੋਡੇ ਦੇ ਉੱਤੋ ਚੋਣਾ ਪਾਏਓ ਕਈ ਨਾ ਗੋਡੇ ਦੇ ਇੱਥੇ ਮੀ ਕੋਲ ਕਿਸੇ customer ਦਾ ਆਇਆ ਹੋਇਆ ਸੀਗਾ ਮੈਂ ਬਣਾਇਆ ਸੀ ਉਹ ਮੇਰੇ ਤੋਂ ਨਾ ਗੋਡੇ ਦੇ ਬਰਾਬਰ ਚੋਣਾ ਪੈ ਗਿਆਂ ਉਹਦੇ ਕਰਨ ਕਰਕੇ

cutting ਤਾਂ ਹਾਂ ਨਹੀਂ ਮਤਲਬ ਉਹਦੀ cutting ਤਾਂ ਉਸ ਤਰ੍ਹਾਂ ਹੀ ਹੁੰਦੀ ਹੈ ਨਾ ਜਿਵੇਂ ਆਪਾਂ ਆਮ palazzo cutting ਕਰਦੇ ਹਾਂ ਉਹਦੀ back ਊਂਚੀ ਰੱਖ ਕੇ ਹਨਾ ਕਾਟ ਵਗੇਰਾ ਵੀ ਉਸ ਤਰ੍ਹਾਂ

ਡੇਢ ਦੋ ਇੰਚ ਦੀ ਆਪਾਂ ਪਾਨੇ ਹੈਗੇ ਹੈ

ਨਿੱਚੇ ਤੋਂ ਸਿਰਫ ਚੋਣਾ ਦੀ setting ਹੋਏਗੀ ਬਸ ਉਹਦੀ ਹਨਾ ਹਾਂ ਚੋਣਾ ਦੀ setting ਹੋਊਗੀ ਬਸ ਇਹ ਜਿਆਦਾਤਰ ਤਾਂ ਉੱਥੇ ਤੱਕ ਹੀ ਕੱਟਿਆ ਜਾਂਦਾ ਗੋਡੇ ਤੋਂ ਦੋ ਇੰਚ ਉੱਪਰ ਤੱਕ

cutting ਹੈ ਉਹ ਤੋਂ ਨਿੱਚੇ ਤੱਕ ਜਿੰਨਾ ਆਪਾਂ ਨੇ flair ਬਨਾਣਾ ਉਹਦੇ according ਕੱਪੜਾ ਲੇਕੇ ਚੋਣਾ ਪਾਓਗੇ ਆਪਾਂ

gather ਪੈਣਗੇ ਜਿਆਦਾ gather ਵਧੀਆਂ ਲਗਦੇ ਨੇ ਹਨਾ ਉਹਦੇ ਤਾਂ ਵੈਸੇ ਹਾਂਜੀ ਤੁਸੀਂ gather ਪਵਾ ਦਿਓ

ਸਬ ਬਸ ਹੋਰ ਅੱਜਕਲ ਵੈਸੇ ਤਾਂ ਜਿਆਦਾਤਰ georgette ਦੇ ਸੂਟਾ ਦਾ ਹੀ trend ਹੈ ਹਾਂ ਹਾਂ ਇਹ ਤਾਂ ਹੈ ਹੀ ਹੈ ਇਹ ਤਾਂ ਹੈ ਉਹਨਾਂ ਦੇ ਵੈਸੇ ਸੋਹਣੇ ਵੀ ਮਤਲਬ ਸ਼ਰਾਰਾ ਵਗੇਰਾ ਜਾ umbrella cut palazzo ਹੀ ਵਧੀਆਂ ਲੱਗਦਾ ਉਹਨਾ ਦਾ ਵੈਸੇ pent palazzo ਦੀ ਤਾਂ ਉਹ ਦੀ fitting ਨਹੀਂ ਸਹੀ ਆਉਂਦੀ ਹੈਗੀ ਵਿੱਚੋ ਵਿੱਚੋ

ਹਿਲਵਾਂ ਜਾ ਕੱਪੜਾ ਹੁੰਦਾ ਇਹ ਥੋੜਾ ਜਿਹਾ ਜਿਆਦਾ ਹਾਂਜੀ ਜਿਹੜੀ ਉਹਦੀ side ਸੀਨ

georgette ਦੇ ਕੱਪੜੇ ਦੀ ਉਹ ਖਿਚਵੀਂ ਵੱਜਦੀ ਐ ਫੇਰ ਤਾਂ ਕਰਕੇ ਉਹਨੂੰ

ਕਿਉਂਕਿ ਉਹ lining ਨਾਲ ਹਾਂ lining ਨਾਲ ਉਹਦੀ attach ਹੁੰਦਾ ਹੈ ਨਾ ਫੇਰ ਜਦੋਂ ਉਹਦੀ ਖਿਚ pain ਲੱਗ ਜਾਂਦੀ ਹੈ ਉਹਦੇ ਚ ਹਨਾ ਸਿਲਾਈ ਚ